ਕੋਲ vacation ਹਾਂਜੀ ਹਾਂਜੀ ਬੋਲੋ ਜਿਵੇਂ ਮਤਲਬ ਤੁਸੀਂ mobilization ਕਰਦੇ ਹੋ ਤਾਂ ਅਮ ਜਿਵੇਂ ਤੁਸੀਂ ਚਲੇ ਗਏ ਸਿਰਫ ਤੁਸੀਂ ਉਹਨਾ ਨੂੰ ਬੋਲ ਕੇ ਦੱਸਦੇ ਹੋ ਜਾਂ ਥੋਡੇ ਕੋਲ ਕੋਈ

ਵੀ ਆਹ ਚੀਜ਼ ਕਰਵਾਉਣੀ ਆ ਅਸੀਂ ਉੱਥੇ

ਹਾਂਜੀ ਹਾਂਜੀ ਜਿਵੇਂ ਸਾਡੇ ਕੋਲ practical file ਹੁੰਦੀਆਂ ਨੇ ਅਸੀਂ ਉਹ file ਲੈਕੇ ਜਾਂਦੇ ਹੈਗੇ ਹਾਂ even ਕੇ ਨਾਲ ਅਸੀਂ

ਵੀ ਲੈਕੇ ਜਾਨੇ ਹਾਂ ਕੀ ਅਸੀਂ ਚਾਰ ਮਹੀਨੇ

ਖਰਚਾ ਕਰਾਨੇ ਆ ਫ਼ੇਰ ਉਸ ਤੋਂ ਬਾਅਦ ਅਸੀਂ product ਵਗੇਰਾ ਵੀ ਤਿਆਰ ਕਰਵਾਉਂਦੇ ਹੈਗੇ ਹਾਂ training free of cost

ਹੈਗੇ ਆ pamphlet ਛਾਪਦੇ ਹਾਂਜੀ ਹਾਂਜੀ pamphlet ਲਗਾਉਂਦੇ ਹੈਗੇ ਹਾਂ ਅਸੀਂ ਉਸਤੋਂ ਬਾਅਦ ਅਸੀਂ ਕਈ ਵਾਰੀ ਪਿੰਡ ਤੋਂ extra ਹੁੰਦੇ ਹੈਗੇ ਨੇ workshop ਵੀ ਉੱਥੇ ਲਗਾਉਂਦੇ ਹੈਗੇ ਹਾਂ ਜਿੱਥੇ ਆਪਣੇ

ਬੱਚਿਆਂ ਨੂੰ ਇਹਦਾ ਵੀ ਇੱਕ impress ਪੈਂਦਾ ਹੈਗਾ ਬੱਚੇ impress ਹੁੰਦੇ ਨੇ ਆਹ ਚੀਜ਼ ਦੇਖ ਕੇ ਵੀ ਇੱਕ practical ਉੱਥੇ ਹਾਂਜੀ ਹਾਂ

ਹਾਂਜੀ ਤੇ ਤੁਸੀਂ mobilization ਕਰਦੇ ਹੋ ਥੋਡੀ mobilization team ਹੈ ਯਾ ਫਿਰ ਇੱਕ person ਜਾਂਦਾ ਹੈ mobilization ਦੇ ਲਈ ਨਹੀਂ ਨਹੀਂ ਸਾਡੀ mobilization team ਹੈਗੀ ਅਸੀਂ three four person ਹੈਗੇ ਹਾਂ ਜਿਹੜੇ ਕੀ ਅਸੀਂ ਦੇ ਵਿੱਚ ਜਾਂਦੇ ਹੈਗੇ ਆ

ਤੁਸੀਂ ਫ਼ੇਰ ਮਤਲਬ ਪਿੰਡ ਪਿੰਡ ਜਾਂਦੇ ਹੋ ਜਿਵੇਂ ਪਿੰਡ ਨੇੜੇ ਵੀ ਆ ਦੁਰ ਵੀ ਏ ਫ਼ੇਰ ਜਿਵੇਂ ਕਈ ਪਿੰਡਾਂ ਚ ਤਾਂ ਬੱਸ ਸੋ ਚੀਜ਼ ਹੈ ਕਈਆਂ ਨਹੀਂ ਹੈ ਫ਼ੇਰ ਤੁਸੀਂ

ਹਾਂਜੀ ਸਾਨੂੰ NGO ਆਪਣੀ CAB ਉਹਨਾ ਦੇ provide ਕੀਤੀ ਹੋਈ ਹੈ ਅਸੀਂ ਉਸ CAB ਦੇ ਵਿੱਚ ਹੀ ਜਾਂਦੇ ਹੈਗੇ ਹਾਂ ਤੇ ਜਿਵੇਂ

ਅਸੀਂ ਗਏ ਇੱਕ ਜਗ੍ਹਾ ਤੇ ਅਸੀਂ CAB ਆਪਣੀ ਰਿਕ ਲਈ ਉਸਤੋਂ ਵਾਰੀ ਸਾਡਾ ਇਸ ਤਰ੍ਹਾਂ ਵੀ ਹੁੰਦਾ ਹੈਗਾ ਕੇ ਪਿੰਡ ਦੇ ਵਿੱਚ ਅਸੀਂ door to door ਜਾਂਦੇ ਹਾਂ ਦੋ ਚਾਰ ਵਿੱਚ ਜਾਣੇ ਆਂ ਉਸਤੋਂ ਬਾਅਦ ਸਾਰੇ ਪਿੰਡ ਵਾਲੇ ਸਾਨੂੰ suggest ਕਰਦੇ ਨੇ ਕੇ madam ਤੁਸੀਂ announcement ਕਰਵਾ ਲੋ ਇੱਥੇ ਵੀ ਅਗਰ announcement

ਪਿੰਡ ਵਾਲੇ ਗੁਰੁਦਵਾਰੇ ਚ ਇੱਕਠੇ ਹੋ ਜਾਂਦੇ ਨੇ ਤਾਂ ਇਸ ਤਰ੍ਹਾਂ ਵੀ ਮੇਰਾ experience ਵੀ ਇਹੀ ਹੈਗਾ ਵੀ ਇਸ ਤਰ੍ਹਾਂ ਨਹੀਂ ਇੱਕਠੇ ਹੁੰਦੇ ਬਲਕਿ ਅਗਰ door to door ਜਾਂਦੇ ਹਾਂ ਤਾਂ ਜ਼ਿਆਦਾ ਠੀਕ ਰਹਿੰਦਾ ਹੈਗਾ ਜੇ ਅਸੀਂ ਇਕੱਠੇ ਕਰ

ਥਾਂ ਡੇ ਉੱਤੇ ਤਾਂ ਉਹਨਾ ਦੇ ਜਵਾਬ ਆਉਂਦੇ ਨੇ ਕੇ ਮੇਰੇ ਭਰਾ ਨੂੰ ਪੁੱਛਣਾ ਪਉਗਾ ਮੇਰੇ parents ਨਾਲ ਗੱਲ ਕਰਨੀ ਪਉਗੀ ਕੇ family member

parents ਨਾਲ ਕਿੱਦਾਂ ਗੱਲ ਕਰਦੇ ਆ ਫ਼ੇਰ ਵੀ ਇਕੱਠੇ ਕਰਲੇ ਤਾਂ ਉਹਨਾ ਦੇ

ਨਹੀਂ ਕਈ ਵਾਰ ਨਹੀਂ ਵੀ ਆਉਂਦੇ ਉਹ parents ਫ਼ੇਰ ਜਾਂਦੇ ਹਾਂ ਜਿਵੇਂ ਅਸੀਂ ਮੰਮੀ ਨਾਲ ਕਿਸੇ ਬੱਚੇ ਦੀ

ਗੱਲ ਕੀਤੀ ਹਨਾ ਫੇਰ ਮੰਮੀ ਕਹਿੰਦੇ ਨੇ ਵੀ ਨਹੀਂ ਇਹਦੇ ਪਾਪਾ ਆਉਣਗੇ ਮੈਂ ਇਹਦੇ ਪਾਪਾ ਨਾਲ ਸਲਾਹ ਕਰੁਂਗੀ ਤੁਹਾਨੂੰ ਪਤਾ ਹੀ ਹੈ ਵੀ

ਬਣਾਉਣਾ ਪੈਂਦਾ ਜੀ ਤਾਂਹੀ success ਆਂ ਜੀ ਆਪਾਂ ਅਗਰ ਉਹਨਾ ਦਾ mind set ਕਰਾਂਗੇ

ਬੇਟੇ ਨਾਲ ਮਿਲਾਓ ਹਨਾ ਫ਼ੇਰ ਆਪਾਂ ਬੇਟੇ ਨਾਲ ਗੱਲ ਕਰ ਲੈਨੇ ਆਂ

ਉਹਨਾ ਦਾ mind set ਜਿਵੇਂ ਤੁਸੀਂ ਗੱਲ ਕਰੀ ਕੇ transport ਦਾ arrangement ਨਹੀਂ ਹੁੰਦਾ ਹੈਗਾ ਵੀ ਕੋਈ convince ਨੀ ਹੁੰਦੀ ਹੈਗੀ

ਪਿੰਡ ਵਾਲੀਆਂ ਨੂੰ ਅਸੀਂ ਇਹ challenge ਦਿੰਨੇ ਆ ਕੇ ਬੇਟੇ ਅਗਰ ਤੁਸੀਂ ਪੰਜ ਕੁੜੀਆਂ ਹੋ ਤੁਸੀਂ special auto ਕਰੋਂਗੇ ਪੰਜ ਕੁੜੀਆਂ ਥੋਡਾ ਕਰਾਇਆ ਬਹੁਤ ਵੱਧ ਜਾਉਗਾ ਥੋਨੂੰ ਪਤਾ ਵੀ ਦੂਰਲੇ area ਦੇ ਵਿੱਚ final ਮਤਲਬ ਜਿਹੜੇ financially ਵੀ

ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਅਗਰ

ਡੇ ਵਿੱਚੋਂ suppose ਪੰਜ ਸੱਤ ਕਿਲੋਮੀਟਰ ਦੀ ਦੂਰੀ ਤੇ ਦੋ ਪਿੰਡ ਪੈਂਦੇ ਨੇ ਅਸੀਂ ਫ਼ੇਰ ਕਰਦੇ ਹਾਂ ਫ਼ੇਰ ਸੱਤ ਕੁੜੀਆਂ ਇੱਕ ਪਿੰਡ ਦੀਆਂ ਹੁੰਦੀਆਂ ਪੰਜ ਕੁੜੀਆਂ ਹੋਰ ਪਿੰਡ ਦੀਆਂ ਹੁੰਦੀਆਂ ਤਾਂ ਬਾਰਾਂ ਕੁੜੀਆਂ ਲਈ ਕੱਠਿਆਂ ਲਈ ਜੇ auto ਆ ਰਿਹਾ ਤਾਂ auto ਵਾਲੇ ਨੂੰ ਵੀ ਫਾਇਦਾ ਹੋ ਜਾਂਦਾ ਬੱਚਿਆਂ ਨੂੰ ਵੀ ਫਾਇਦਾ ਹੁੰਦਾ ਜਿਹੜੇ charges ਨੇ ਉਹ ਘੱਟ ਨੇ

ਅਹ ਜਿਹੜੀ mobilization ਹੈਗੀ ਆ ਥੋਡੀ

ਅਸੀਂ morning morning ਦੇ ਵਿੱਚ ਹੀ ਜਾਂਦੇ ਹਾਂ ਜਿਵੇਂ ten o clock ਅਸੀਂ ਜਾਂਦੇ ਹੈਗੇ ਆ ਤਾਂ ten o clock ਦਾ

ਆ ਤਾਂ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਪਿੰਡ ਦੇ ਵਿੱਚ ਤਾਂ ਲੋਕਾਂ ਨੇ ਸਾਨੂੰ ਇਹ ਵੀ ਕਿਹਾ ਬੱਚਿਆਂ ਨੇ ਵੀ ਸਾਡੇ ਕੋਲ ਇਹ ਕਿਹਾ ਵੀ madam ਤੁਸੀਂ ਨਾ early morning ਹੀ ਆਓ ਕੇ ਸਾਡੇ parents ਘਰ ਹੁੰਦੇ ਨੇ ਕਈ parents

ਚਲ ਜਾਂਦੇ ਆ ਪਿੰਡਾਂ ਵਾਲੇ ਕਈ ਆਪਣੇ ਕੰਮਾ ਤੇ ਚਲੇ ਜਾਂਦੇ ਨੇ labour

ਇਹੀ ਕਿਹਾ ਸੀ ਵੀ madam early morning ਆਇਆ ਕਰੋ but ਕੋਸ਼ਿਸ਼ ਕਰੀਦੀ ਏ ਕੇ ਜਿਹੜੇ ਪਿੰਡ ਦੇ ਵਿੱਚ ਇਹੋ ਜਿਹੀ ਕੋਈ ਆ ਰਹੀ ਹੈ ਤਾਂ ਅਸੀਂ parents ਦੇ time ਦੇ ਵਿੱਚ ਹੀ ਜਾਨੇ ਹੈਗੇ ਹਾਂ ਕਈ ਵਾਰੀ ਪੂਰਾ ਦਿਨ ਵੀ ਲੱਗ ਜਾਂਦਾ ਵੀ ਤੁਸੀਂ ਪੁੱਛਦੇ ਹੋ ਕਿੰਨਾ time ਹੈ ਕਈ ਵਾਰੀ ਪੂਰਾ ਪੂਰਾ

ਤੁਸੀਂ ਇੱਕ ਇੱਕ ਦਿਨ ਦੇ ਵਿੱਚ ਇੱਕੋ ਪਿੰਡ ਚ mobilization

ਅਮ ਦੋ ਪਿੰਡ ਜਾਂ ਤਿੰਨ ਪਿੰਡ ਕਿਵੇਂ ਮਤਲਬ ਤੁਹਾਡਾ ਹੁੰਦਾ ਵੀ

ਨਹੀਂ ਹਾਂਜੀ ਹਾਂ ਕੋਈ fix ਨੀ ਹੁੰਦਾ ਹੈਗਾ but ਇਹੀ ਹੁੰਦਾ ਵੀ ਮਤਲਬ ਮੇਰਾ ਜੋ ਆਪਣਾ experience ਹੈਗਾ ਮੇਰਾ target ਇਹ ਹੁੰਦਾ ਕੀ ਅਗਰ ਇੱਕ ਪਿੰਡ ਦੇ ਵਿੱਚ ਬਾਰਾਂ ਤੇਰਾ ਕੁੜੀਆਂ ਮਿਲਗੀਆਂ ਤਾਂ ਅਗਰ ਰਸਤੇ ਡੇ ਵਿੱਚ ਕੋਈ ਤੀਜਾ ਪਿੰਡ ਪੈ ਰਿਹਾ ਜਿੱਥੋਂ ਤੁਹਾਨੂੰ information ਮਿਲ ਰਹੀ ਹੈ ਕੀ ਇੱਥੇ ਵੀ ਇਸ ਪਿੰਡ

ਹਾਂਜੀ ਤੇ ਆਪਣੇ ਕੋਲ time period ਵੀ ਹੈਗਾ ਹੈਗਾ ਤਾਂ ਆਪਾਂ ਅਸੀਂ ਕਰ ਵੀ ਹਾਂ ਕੋਸ਼ਿਸ਼ ਕਰੀਦੀ ਹੈ ਅਗਰ ਲੱਗਦਾ ਵੀ ਹਾਂ ਇੱਕ ਘੰਟਾ ਹੈਗਾ but ਇਸ ਪਿੰਡ ਦੇ ਵਿੱਚ ਸਾਨੂੰ ਦੋ ਘੰਟੇ ਚਾਹੀਦੇ ਨੇ ਤਾਂ ਅਸੀਂ ਇੱਕ ਵਾਰੀ ਉਹਦਾ

ਲੈਂਦੇ ਹਾਂ ਫ਼ੇਰ review ਕਰ ਲੈਂਦੇ ਹਾਂ ਉਹਨੂੰ ਅਸੀਂ ਮਤਲਬ next day ਆਪਾਂ

ਤੇ ਫ਼ੇਰ ਜਿਹੜਾ ਤੁਸੀਂ ਉਹ mobilization ਆਲਾ ਤੁਸੀਂ data ਇੱਕਠਾ ਕਰਦੇ ਹੋ ਉੱਥੇ ਪਿੰਡ ਚ

office ਇਸ ਚ ਆਪਣੇ ਪਹੁੰਚਣ ਤੋਂ ਮਤਲਬ ਉਹਦੀ timing ਤੋਂ ਪਹਿਲਾਂ ਪਹਿਲਾਂ ਪਹੁੰਚਦੇ ਹਾਂ ਕਿਉਂਕਿ

ਥੋਡਾ ਉਹਤੋਂ ਥੋਡੀ ਆਪਣੀ mobilization ਤੋਂ ਬਾਅਦ

ਜੋ ਵੀ ਨਾਮ ਅਸੀਂ register ਕਰਦੇ ਹੈਗੇ ਹਾਂ ਉਹ ਨਾਮ ਸਾਰੇ

ਕਰਦੇ ਹੈਗੇ ਹਾਂ ਉਹਨਾ ਦੀ ਵੀ ਅਸੀਂ ਬਕਾਇਦਾ photographs ਖਿਚਦੇ ਹੈਗੇ ਹਾਂ ਵੀ ਕਿਹੜੇ ਕਿਹੜੇ ਬੱਚਿਆਂ ਨੂੰ ਮਿਲੇ ਹਨਾ ਤਾਂ ਕਈ ਤਾਂ ਪਿੰਡਾਂ ਵਾਲੇ ਬੜੇ ਖੁਸ਼ ਹੁੰਦੇ ਆ ਵੀ ਵੀ ਚਲੋ ਆਪਣੀ ਫੋਟੋ ਖਿਚੀ ਜਾ ਰਹੀ ਹੈਗੀ ਹੈ madam ਨੇ ਫੋਟੋ ਲਗਾਣੀ

ਚੀਜ਼ ਦਾ ਵੀ ਉਸਤੋਂ ਇਲਾਵਾ ਅੱਜਕਲ ਤੁਹਾਨੂੰ

ਹੈਗਾ ਤੇ ਜਿਹੜਾ ਅਸੀਂ data ਹੈਗਾ ਉਹ ਅਸੀਂ ਵੈਸੇ admin department ਨੂੰ ਦਿੰਨੇ ਹੈਗੇ ਹਾਂ

ਜਿਸ ਤਰ੍ਹਾਂ ਹੁਣ ਹਾਂਜੀ ਜਿਵੇਂ ਹੁਣ next day ਬੱਚੇ ਨਹੀਂ ਆਉਂਦੇ suppose ਹਨਾ ਇਸ ਦਿਨ ਨੂੰ ਆਵਾਂਗੇ ਅਗਰ ਉਹ ਨਹੀਂ ਆਂਦੇ

ਤਾਂ ਅਸੀਂ ਉਹਨਾ ਨੂੰ follow up ਕਰਦੇ ਹੈਗੇ ਠੀਕ ਹੈ ਤੁਸੀਂ ਉਹਨਾ ਡੇ

ਕਿ ਬੱਚਾ ਉਹ ਥੋਡੇ ਕੋਲ ਦੂਜੇ ਦਿਨ

ਹਾਂਜੀ ਹਾਂਜੀ ਕਰਨਾ ਪੈਂਦਾ ਤੇ ਅਸੀਂ ਉਹ ਕਰਦੇ ਵੀ ਹੈਗੇ ਹਾਂ ਕਈ ਵਾਰੀ ਤਾਂ ਮਨ ਵੀ

ਜਾਂਦਾ ਹੈਗਾ ਜੇ ਬੱਚਾ ਨਹੀਂ ਆ ਰਿਹਾ ਤਾਂ ਡਰਦਾ

ਪਿੰਡ ਦੇ ਵਿੱਚ ਤੁਸੀਂ mobilization ਕਰਕੇ ਆਏ ਤੇ ਉੱਥੋਂ ਤੁਹਾਡਾ

ਉਸ ਦਿਨ result positive ਲੱਗ ਰਿਹਾ ਤੇ ਫ਼ੇਰ ਉਹਤੋਂ ਬਾਅਦ ਤੁਸੀਂ follow up ਵੀ ਕੀਤਾ ਫ਼ੇਰ ਵੀ ਤੁਹਾਡੇ

ਫੇਰ ਉਹਨਾ ਨੂੰ ਦੁਬਾਰਾ ਵੀ ਅਮ mobilization

ਫ਼ੇਰ ਅਸੀਂ ਉਹਨਾ ਨੂੰ follow up ਕਰਦੇ ਹੈਗੇ ਹਾਂ ਅਗਰ follow up ਦੇ ਵਿੱਚ ਦੀ ਉਹ ਨਹੀਂ ਆ ਰਹੇ ਤਾਂ ਫ਼ੇਰ ਦੁਬਾਰਾ follow up ਕਰੀਦਾ ਦੋ ਵਾਰੀ ਜਾਂ ਫ਼ੇਰ ਇਸ ਤਰ੍ਹਾਂ ਹੁੰਦਾ ਹੈ ਕੀ ਲੱਗਦਾ ਸੀ ਉਸ time ਸਾਨੂੰ doubt ਸੀ ਵੀ ਬੱਚੇ ਆ ਜਾਣਗੇ but ਇਹ ਬੱਚੇ ਕਿਉਂ ਨੀ ਆਏ reason ਪਤਾ ਹੋਣਾ ਚਾਹੀਦਾ ਹੈਗਾ ਕਿਉਂਕਿ ਕਰਦੇ ਹਾਂ ਸਾਨੂੰ reason ਮਿਲਦਾ ਵੀ madam ਮੇਰੇ ਪਾਪਾ ਨੀ

ਕੇ ਤੁਸੀਂ ਘਰ ਤੋਂ ਕੱਲੇ ਨੀ ਜਾਣਾ ਹੈਗਾ ਹਾਂਜੀ ਇਸ ਤਰ੍ਹਾਂ

ਉਸਤੋਂ ਬਾਅਦ ਬੇਟੇ ਫ਼ੇਰ ਅਸੀਂ ਦੁਬਾਰਾ ਵੀ ਜਾਣ ਦੀ ਕੋਸ਼ਿਸ ਕਰਦੇ ਹਾਂ ਕੇ ਅਸੀਂ request ਕਰਦੇ ਹਾਂ ਆਪਣੇ admin department ਵਿੱਚ ਕੇ ਮੈਨੂੰ ਦੁਬਾਰਾ ਜਾਣਾ ਚਾਹੀਦਾ ਇੱਥੇ ਮੈਨੂੰ ਪੂਰੀ ਸੰਭਾਵਨਾ

parents ਨਹੀਂ ਮੰਨਦੇ ਮੈਂ ਦੁਬਾਰਾ ਮਿਲਦੀ ਹਾਂ ਹਨਾ ਇਸ ਤਰ੍ਹਾਂ ਦਾ

ਠੀਕ ਏ ਤੇ ਜਿਹੜਾ ਤੁਸੀਂ ਕਹਿਨੇ ਵੀ ਓ ਅਸੀਂ ਕਈ ਵਾਰ ਪਿੰਡਾਂ ਚ workshop ਵੀ ਲਗਾਉਣੇ ਹਾਂ workshop ਆਪਣੀ ਪ੍ਰੋਗਰਾਮ ਦੀ ਲਗਾਉਂਦੇ ਹੋਵੋਂਗੇ ਜਿਹੜੇ ਲਈ

ਕੰਮ ਹੀ ਜਿਹੜਾ ਉਹ ਕਰਕੇ ਦਿਖਾਉਂਦੇ ਹੋ ਵੀ ਇੱਦਾਂ ਦਾ ਕੰਮ ਹੁੰਦਾ ਉੱਥੇ practical practical ਜੀ ਹਾਂਜੀ

ਜਿਵੇਂ ਜਿਵੇਂ ਪਿੰਡ ਦੀ ਇੱਕ main ਜਗ੍ਹਾ ਹੋਗੀ ਮੰਨਲੋ ਗੁਰੂਦਵਾਰਾ ਸਾਹਿਬ ਜਾਂ ਕੋਈ ਧਰਮਸ਼ਾਲਾ ਜਾਂ ਫੇਰ ਕੋਈ center ਹੋਗਿਆ ਸਕੂਲ ਹੋਗਿਆ ਅਸੀਂ ਉਸ ਤੇ ਬੈਠ ਸਕਦੇ ਹਾਂ ਉੱਥੇ announcement ਕਰ ਦਿੰਨੇ ਹਾਂ

ਇੱਥੇ ਆਪਣੀ ਕਿਹੜੀ workshop ਹੈਗੀ ਹੈ ਚੱਲ ਰਹੀ ਹੈ ਇਹ courses ਨੇ free of cost ਹੈ material trust ਦੇ ਰਹੀ ਹੈਗੀ ਹੈ ਤਾਂ ਤੁਸੀਂ ਦੇ ਵਿੱਚ ਹੀ practically ਦਿਖਾਇਆ ਜਾ ਰਿਹਾ ਤੁਸੀਂ ਗੁਰੂਦਵਾਰਾ ਸਾਹਿਬ ਪਹੁੰਚੋ ਤੇ ਦੇਖੋ ਉਹ ਬੱਚਿਆਂ ਨੂੰ ਅਸੀਂ practically ਲਈ ਬੈਠਾ ਦਿੰਨੇ ਹਾਂ ਜਿਹੜੇ ਸਾਡੇ student ਹੁੰਦੇ ਨੇ ਨਾ ex student ਉਹਨਾ ਨੂੰ ਅਸੀਂ ਨਾਲ

ਆਪਣੀ CAB ਦੇ ਵਿੱਚ ਪੂਰੀ responsibility ਸਾਡੀ

ਤੇ ਫ਼ੇਰ ਉਹ ਜਿਹੜੀ ਥੋਡੀ workshop ਲੱਗਦੀ ਹੈ ਜਦੋਂ ਤਾਂ ਫ਼ੇਰ

ਅਮ ਲੋਕਾਂ ਦਾ ਇਹ ਸਵਾਲ ਨੀ ਹੁੰਦਾ ਵੀ ਤੁਸੀਂ ਜਿਹੜਾ ਆਪਣਾ ਪ੍ਰੋਗਰਾਮ ਉੱਥੇ ਸ਼ੁਰੂ ਕੀਤਾ